ਤਿੰਨ ਵੱਜ ਜਾਣੇ ਇੱਥੇ ਨਹੀਂ ਵੱਜਦੇ ਤਿੰਨ ਵੱਜ ਜਾਣੇ, ਕਿੰਨਾ ਕੁ time

ਢਾਈ ਤਾਂ ਵੱਜ ਗਏ

ਵੱਜ ਹੀ ਜਾਣੇ ਆ

ਦੂਜਾ time ਜਾ ਉਏ ਛੇ ਮਿੰਟ ਹੋਏ ਆ ਮੈਂ ਕਿਹਾ ਬਈ ਹੋਰ ਚੰਗਾ ਫੇਰ ਕਿਸੇ ਹੋਰ time ਹੈ ਤੂੰ ਤਿੰਨ ਤਿੰਨ ਵਜੇ ਰੋਟੀ ਖਾਣੀ ਤਿੰਨ ਵਜੇ ਤਿੰਨ ਉਹ ਫੇਰ ਬਾਕੀ episode

ਹਾਂ ਬਾਕੀ ਉਹ next ਹੋ ਜਾਂਦਾ ਉਹ

ਹੁਣ ਤੂੰ ਉਹਦੇ ਘਰੇ ਰਹਿ ਕੇ ਇਹੋ ਕਰੀ ਜਾਇਆਂ ਕਰੀਂ ਹਾਂ

ਗੇੜ੍ਹੇ ਲਾਇਆ ਕਰ

ਅੱਜ ਅੱਜ ਸੱਤ ਹੋ ਗਏ, ਮੁੜਕੇ ਕੱਲ੍ਹ ਨੂੰ ਹੀ ਹੋਣਾ ਵਾ

ਕੱਲ੍ਹ ਫੇਰ ਚੱਲ ਬਣਾ ਲਾਂ ਗੇ

ਅੱਜ ਕਿੰਨੀ ਤਾਰੀਖ ਹੈ ਅੱਜ ਦੱਸ

ਮੈਂ ਉੱਥੇ ਫੇਰ ਆਉਣਾ ਤਾਂ ਹੈ,

ਸਵੇਰੇ ਫੇਰ ਆਉਣਾ ਤੇ ਹੈ

ਅਤੇ ਫੇਰ ਮੈਂ ਇੱਥੇ ਰਹਿ ਪੈਂਦਾ ਤੂੰ ਉੱਥੇ ਕਹਿੰਦਾ ਮਾਮਾ ਉਹਨਾ ਨੂੰ ਫੋਨ ਤੇ ਲਾਈ ਰੱਖਦਾ, ਚਾਚਾ ਗੁੱਸੇ ਹੋਣ ਡਿਆ ਸੀ ਕੱਲ੍ਹ

ਉਹ ਆਪੇ ਭਰਾ ਫੋਟੀਆਂ ਜਿਹੀ send ਕਰਕੇ ਕਹਿੰਦੇ ਵੀਡੀਓ ਬਣਾ ਕੇ ਦਿਉ ਅਤੇ ਮਾਮਾ ਡਿਆ ਕਿੱਥੇ ਅੰਦਰ ਡਿਆ ਸੀ ਅਤੇ ਤੂੰ ਡਿਆ ਸੀ ਮੈਂ ਤੇਰਾ ਫੋਨ ਤੇ ਲੱਗਾ ਰਹਿੰਦਾ ਮੈਨੂੰ ਪਤਾ ਵਾ,

ਫੋਨ ਬੰਦ ਕਰ ਲਿਆ ਕਰ, ਫੋਨ ਨਾ ਛੇੜਿਆ ਕਰ, ਚਾਚੀ ਨੂੰ ਫੜਾ ਦਿਆ ਕਰ

ਚੱਲ ਚਾਚੇ ਨੂੰ ਫੜਾ ਦਿਆ ਕਰ

ਤੂੰ ਸੁਣਾ

ਸਰੀਰ ਬੜਾ ਦਰਦ ਕਰਨ ਡਿਆ ਜਿੰਮ ਜਾਣਾ ਸੀ ਮੈਂ ਸਾਡਾ ਉਦਾਂ ਕਰੀ ਜਾਂਦਾ ਜ਼ਿੰਮ ਨਹੀਂ ਮੈਂ ਜਾਣ ਡਿਆ ਅਤੇ ਸਰੀਰ ਤਾਂ ਦਰਦ ਕਰਨ ਡਿਆ ਵਾ ਇਹ ਤਾਂ ਐਂਦਾ ਕਰੀ ਜਾਣ ਡਿਆਂ ਦਰਦ ਕੁੱਝ ਵੀ ਕੀਤੇ ਬਿਨਾ, ਅੱਜ ਛੇਤੀ ਉੱਠ ਗਏ ਤਾਂ ਪੀੜ ਹੋਈ ਜਾਣ ਡਿਆ, ਅੱਗੇ ਪਿੱਛੇ ਤਾਂ ਹੁੰਦਾ ਨਹੀਂ ਕਿੱਥੇ ਯਾਰ ਛੇਤੀ ਆ ਤੂੰ ਮਾਮਾ ਨੌ ਵਜੇ ਤਾਂ ਉੱਠਿਆਂ ਕਿੱਥੇ ਸਵਾ ਅੱਠ ਵਜੇ

ਨੌ ਦੱਸ ਵਜੇ ਉੱਠਣਾ ਸੀ ਹਾਲੇ

ਚੱਲ ਠੀਕ

ਉੱਤੇ ਸੌ ਜਾਈਂ, ਅੱਜ ਗਲ ਸੁੱਟ ਕੇ ਸੌ ਜਾਣਾ ਤੂੰ ਰਾਤੀ ਕਿੰਨੇ ਵਜੇ ਸੁੱਤਾ,

ਰਾਤੀ ਗਿਆਰਾਂ ਵਜੇ, ਮੈਂ ਤੇ ਗਿਆਰਾਂ ਵਜੇ ਤੋਂ ਪਹਿਲਾਂ ਸੌ ਗਿਆ ਅਤੇ ਤੂੰ ਫੋਨ ਕਿਤੇ ਚੁੱਕਿਆ ਸੀ ਫੋਨ ਮੈਂ ਮਾਮਾ ਤੇਰਾ ਇੱਥੇ ਕਿੱਥੇ ਚੁੱਕਣਾ, ਮੈਂ ਤਾਂ ਆਪਣਾ ਫੋਨ ਰੱਖ ਕੇ ਤੇਰੇ ਲਾਗੇ ਸੌਂ ਗਿਆ ਸੀ ਹਾਂ ਫੋਨ ਨਹੀਂ ਯਾਰ ਰਾਤੀ ਫੋਨ ਮੇਰੇ ਥੱਲੇ ਆਇਆ ਸੀ ਬਸ ਉਹ ਤੋਂ ਬਾਅਦ ਪਰੇ ਕਰਤਾ ਮਾਮਾ ਉਦੋਂ ਫੋਨ ਚਾਰਜਰ ਲੱਗਾ ਸੀ ਮੇਰਾ ਮੇਰੇ ਥੱਲੇ ਆਇਆ ਸੀ ਜਦੋਂ ਉਹ ਤੇਰੇ ਥੱਲੇ ਕਿਦਾਂ ਆ ਗਿਆ, ਤਾਂ ਫੋਨ ਤੇ ਚਾਰਜਰ ਲੱਗਾ ਸੀ

ਪਤਾ ਨਹੀਂ ਤੇਰੇ ਭਾਬੀ ਤੇਰੇ ਦਾ ਫੋਨ ਆਇਆ, ਮੈਂ ਚੁੱਕਿਆ ਨਹੀਂ ਬਾਅਦ ਚ ਮੈਨੂੰ ਪਤਾ

ਜਦੋਂ ਮੇਰੇ ਥੱਲੇ ਆਇਆ ਵੱਜਣ ਡਿਆ ਸੀ, ਅਤੇ ਉਹ ਫੇਰ ਮੈਂ ਪਰ੍ਹੇ ਰੱਖ ਤਾ, ਮੁੜਕੇ ਮੈਂ ਦੇਖਿਆ ਨਹੀਂ ਮੈਂ ਕਿਹਾ ਪਤਾ ਨਹੀਂ ਕਿਹਦਾ ਆਉਣ ਡਿਆ, ਮੈਂ ਪਰੇ ਰੱਖਤਾ ਮੈਂ ਤਾਂ ਚੁੱਕਿਆ ਨਹੀਂ, ਚੁੱਕਿਆ ਕਿਹਨੇ ਆ ਚੁੱਕਿਆ ਆਪੇ ਚੁੱਕਿਆ ਗਿਆ ਹੋਣਾ, ਥੱਲੇ ਆਇਆ ਹੋਣਾ ਮਾਮਾ ਮੇਰੇ, ਥੱਲੇ ਆਇਆਂ ਸੀ

ਤੁਹਾਡੀ ਬੀਬੀ ਤੋਂ ਜੁੱਤੀਆਂ ਖਾਣੀਆਂ

ਉਹ ਰਹਿਣ ਦੇ ਹੂੰ ਤੁਸੀਂ ਤੇ ਬਦਨਾਮ ਹੀ ਕਰਤਾ ਇੱਕ ਮਿੰਟ ਗੱਲ ਕੀ ਹੋਈ

ਫੇਰ ਕਿਹਨੇ ਤੂੰ ਮਾਮਾ ਤੋੇਰੇ ਕੋਲ ਫੋਨ ਪਿਆ ਸੀ ਮੇਰੇ ਥੱਲੇ ਪਿਆ ਸੀ ਗਦੈਲੇ ਦੇ, ਮੈ ਆਪਣਾ ਰੱਖ ਕੇ ਸੌ ਗਿਆ, ਮੁੜ ਥੱਲੇ ਤੇਰਾ ਫੋਨ ਸੀ ਤਾਂ ਹੀ ਮੇਰਾ ਫੋਨ ਚਾਰਜਰ ਨਹੀਂ ਹੋਇਆ ਚੱਲ ਕੋਈ ਨਹੀਂ ਹੋਰ

ਓ ਮਾਮਾ ਚੱਲ ਜਾਣਾ ਮੇਰਾ ਬੰਦਾ ਉਹ ਤਾਂ ਕਹਿੰਦੀ ਮੈਂ ਨਹੀਂ ਜਾਣਾ ਸੀ

ਹੋਰ ਫੇਰ

ਹੈੱਲੋ।

ਵਧੀਆਂ ਹੋਰ ਘਰੇ,

ਵਧੀਆਂ।

ਅੱਛਾ।

ਮੇਰਾ ਪਿੰਡ ਧਰਮਪੁਰਾ ਭੈਣੇ ਤਾਡਾ? ਮੇਰਾ ਪਿੰਡ ਚੱਕ ਭਾਈਕੇ।

ਅਹ ਮੈ ਪੜਾਈ ਕਰਦੀ ਹੁਣ ਤਾ।

ਹਮ ਬਾਰਵੀਂ ਚ ਆ ਮੈਂ ਠੀਕ ਆ ਭੈਣੇ ਵਧੀਆ ਗੱਲ ਆ। ਤੁਸੀ?

ਮੈ ਬਲਾਡੇ।

ਅੱਛਾ।

ਮੈ ਕੁੜੀਆਂ ਦੇ ਸਕੂਲ ਪੜਦੀ ਆ।

ਵਧੀਆਂ ਪੜਾਈ . ਅੱਛਾ ਹੋਰ ਦਸਵੀਂ ਕਿਥੇ ਕੀਤੀ ਸੀ ਗਿਆਰਵੀਂ? ਦਸਵੀ ਪਿੰਡ ਹੀ ਕੀਤੀ ਸੀ। ਹਮ ਹੋਰ ਜੀਅ ਲੱਗ ਜਾਂਦਾ ਤੁਹਾਡਾ ਬਲਾਡੋ ਚ। ਵਧੀਆਂ ਵਧੀਆਂ ਜੀਅ ਲੱਗ ਜਾਂਦਾ। ਜੀਅ ਜਾ ਲੱਗਿਆ ਰਿਹੰਦਾ ਰੋਣਕ ਰਹਿੰਦੀ ਹੈ ਨਾ ਚਾਰੇ ਪਾਸੇ। ਹਮ ਕੁੜੀਆਂ ਹੀ ਕੁੜੀਆਂ ਹੁੰਦੀਆਂ ਨੇ।

ਨਹੀਂ ਕੁੜੀਆਂ ਦਾ ਹੀ ਸਕੂਲ ਆ ਨਾ। ਹਾ ਹਾ ਵੈਸੇ ਮੁੰਡੇ ਬੱਸ ਸਟੈਂਡ ਹੁੰਦੇ ਨੇ ਹਮ ਬੱਸ ਸਟੈਂਡ। ਉਥੇ ਤਾ ਬਹੁਤ ਹਮ ਗੁਰੂ ਨਾਨਕ ਕੋਲਜ ਵਾਲੇ ਹੋ ਜਾਂਦੇ ਆ।

ਹਮ ਉਹ ਵੀ ਵਾਧੂ ਫਿਰਦੇ ਰਹਿੰਦੇ। ਹੋਰ?

ਵਧੀਆਂ।

ਘਰੇ ਮੰਮੀ, ਮੈਂ, ਸਿਸਟਰ ਹੈ, ਦਾਦੀ ਹੈ ਬਸ। ਤੁਸੀ ਦੱਸੋ? ਅਸੀ ਮੰਮੀ ਡੈਡੀ ਭੈਣ ਭਰਾ ਦੋ ਭੈਣਾਂ ਨੇ।

ਭੈਣ ਉਹ ETT ਕਰਦੀ ਆ। ਥੋਡੀ ਭੈਣ ਕੀ ਕਰਦੀ ਆ?

ਹੋਰ? ਹੋਰ ਵਧੀਆਂ ਭੈਣ ਤੁਸੀ ਦੱਸੋ? ਵਧੀਆਂ ਹੋਰ ਸਣਾਓ ਕੋਈ ਗੱਲ ਬਾਤ ਹੋਰ।

ਕੋਲਜ ਮੈ ਜਾਂਦਾ ਹੁੰਦਾ ਸਾਡੇ ਅੱਠ। ਤੁਸੀ? ਅਸੀ ਸਾਡੇ ਅੱਠ ਹੀ ਜਾਂਦੇ ਹੁਣੇ ਆ। ਫਿਰ ਸਾਡੇ ਅੱਠ ਤਾ ਮੇਰੀ ਬੱਸ ਆਉਂਦੀ ਆ ਪਿੰਡ।

ਸਕੂਲੇ ਖੇਡਾ ਹੁੰਦੀਆਂ ਤੁਹਾਡੀਆਂ?

ਚਲੋ ਵਧੀਆਂ ਵਧੀਆਂ ਟੀਮ ਹੋਣੀ ਫਿਰ ਤਾ। ਹਮ ਜੋਨ ਖੇਡੇ ਸੀ ਤੁਸੀ? ਹਮ

ਸਟੇਟ ਚ ਅਸੀਂ ਦੂਜੇ ਨੰਬਰ ਤੇ ਸੀ ਅੱਛਾ ਹਮ ਹਮ ਵਧੀਆਂ ਗੱਲ ਆ।

ਅਸੀ ਥਰਡ ਪੁਜੀਸ਼ਨ ਤੇ ਆਏ ਸੀਗੇ। ਜਿਲ੍ਹੇ ਚੋ ਜਿਲ੍ਹੇ ਚੋ?